ਲੈੈ ਪਤਾਨੀ ਕ ਫਿਰ ਕਹਿਣ ਕੀ ਲੱਗਾ ਸੀ? ਤ ਆਪਣੀ ਦੁਕਾਨ ਤੇ ਤੁੂੰ ਕੋਈ ਨਵਾਂ ਸਮਾਨ ਕੱਡਿਆ ਨਵਾਂ ਸਮਾਨ ਵੇਚਣੀ ਵਾ? ਨਵਾਂ ਸਮਾਨ ਤੇਨੂੰ ਪਤਾ ਹੀ ਸੀ, ਕੀ ਕੀ ਬਸ ਓਹੀ ਆ। ਕੁਛ ਨਵਾਂ ਹੈ ਨੀ? ਨਵਾਂ ਜੂਸ ਵਗੇਰਾ ਆਏ ਨਵੇਂ ਦੇ ? ਅੱਛਾ ਹਮ ਉਹੀ ਜੋ ਪਹਿਲੇ ਸੀਂ? ਨਹੀ ਪੇਪਰ ਬੋਰਡ ਲਿਆਏ ਆ tropicana ਦੇ ਨਵੇਂ flavor ਆਏ ਆ। ਪੇਪਰ ਬੋਰਡ ਕਿਹੜੇ ਪੇਪਰ ਬੋਰਡ ਕਿਹੜੇ ਫਲੇਵਰ ਦੇ? ਮਿਕਸ ਵਾ ਪਤਾ ਨੀ ਹੁਣ।

ਦੱਸ ਰੁਪਏ ਵਾਲੇ ਪਚੱਤਰ ਰੁਪਏ ਵਾਲੇ। ਪਚੱਤਰ ਕਿਨੇ ਹੁੰਦੇ?

ਹੋਰ ਬਸ ਠੀਕ। ਹੋਰ ਫਿਰ? ਵਧੀਆ ਵਾ ਓਹੇ ਉਹ ਜਿਹੜੇ ਤੁਹਾਡੇ ਉਹ ਆ ਕੀ ਅਸੀ ਹੁਣੀ ਜੱਗੀ ਹੁਣੀ ਉਹ ਸੱਭ ਠੀਕ ਮਹੱਲੇ ਵਾਲੇ? ਠੀਕ ਆ ਸਾਰੇ। ਮਹੁੱਲੇ ਦੀ ਕੋਈ ਗੱਲ ਬਾਤ ਸਣਾ ਦੇ ਆਪਣੀ। ਸਾਡੇ ਮਹੁੱਲੇ ਦੀ ਕੋਈ ਗੱਲਬਾਤ ਇੱਕ ਦਿਨ ਕੀ ਹੋਇਆ ਸੱਚ।

ਢੋਲਕੀ ਦੇ ਨਾ ਉਹ ਲਾਇਆ ਕਰਦੇ ਸੀ

ਉਹੀ ਜਿੜਾ ਕਾਲਾ ਜਾ ਲਾਂਦੇ ਆ ਕੁਛ।

ਤੇ ਜਿਹੜਾ ਤਾਰਿਆ ਨਾ ਤਾਰਿਆ ਨਾ ਉਹਨੂੰ ਮੈਂ ਇਕੱਠਾ ਕਰਕੇ ਤੇ ਉਹਦੇ ਵਿੱਚ ਅੱਗ ਲਾਤੀ ਸੀ।

ਮੈ ਕਿਹਾ ਤੁਹਾਡੇ ਇਥੇ ਕੋਈ ਕੁਛ ਰੱਖ ਹੈ ਤੂੰ ਜੁਤੀਆਂ । ਗੱਲ ਸੁਣ ਉਹ ਆਏ ਦੋੜੇ ਦੋੜੇ ਉਹ ਫੋਟੁਆ ਫੁਟੁਆ ਖਿਚਲ ਲੱਗੇ ਉਹਦੀਆਂ

ਮੈ ਪਿਛੇ ਹੋਕੇ ਸਾਡੇ ਘਰ ਚ ਸਾਰਿਆ ਨੂੰ ਪਤਾ ਸੀ।

ਮੈ ਸਾਰਿਆ ਨੂੰ ਤੇ ਮੈ ਕਿਹਾ ਸੀ ਮੈ ਨੂੰ ਡਰਾਨ ਲੱਗਾ ਕੋਈ ਕੁਛ ਬੋਲਿਓ ਨਾ

ਬਸ ਫਿਰ ਫਿਰ ਡਰਾ ਤਾ ਮੈਂ । ਤੈਨੂੰ ਜੁਤੀਆਂ ਨੀ ਫੇਰੀਆਂ ਕਿਸੇ ਨੇ? ਹੈ ਵੀ ਉਦਨ ਚਾਚੇ ਦਾ ਬਡੇ ਸੀ।

ਬਹਿਮ ਪੈ ਗਿਆ ਹੋਣਾ ਉਹ ਕਹਿੰਦੀ ਉਹਦਾ ਬਡੇ ਤਾ ਕਰਕੇ ਕਿਸੇ ਨੇ ਇਦਾ ਕੀਤਾ ਹੋਣਾ

ਦ ਜੁਤੀ ਨੀ ਫੇਰੀ ਉਨਾ ਫੜਕੇ ਲੈ ਜੁਤੀ ਕਾਦੀ ਫੇਰਨੀ ਜਦ ਤੇਰੇ ਕੰਮ ਈ ਜੁਤੀਆਂ ਵਾਲੇ ਤੇ ਜੁਤੀਆਂ ਖਾਣੀਆਂ ਚਾਹੀਦੀਆਂ ਤੇਨੂੰ ਬਣਦੀਆਂ

ਵਧੀਆਂ ਤੇਨੂੰ ਪਾਤ ਕੱਲ ਮੈਮ ਨੇ ਕਾਪੀਆਂ ਚੈਕ ਕਰਨੀਆਂ ਮੈ ਕੰਮ ਨੀ ਕੰਪਲੀਟ ਕੀਤਾ ਇੱਕ ਵਾਰ ਤੇਨੂੰ ਪਤਾ ਜਦੋਂ ਹੋਲੇ ਮਹੱਲੇ ਤੋਂ ਵਾਪਸ ਆਣਡੇ ਆਪਾ ਗੱਡੀ ਚ

ਇਹ ਨਾ ਉਹ ਜਿੜਾ ਵੀਰ ਪੰਮਾ ਨੀ ਏ ਸਾਮਣੇ ਘਰ ਵਾਲਾ

ਉਹਦੇ ਬੱਚਿਆ ਨੂੰ ਬਠਾ ਲਿਆ ਨਾਲ ਗੱਡੀ ਪਹਿਲਾ ਹੀ ਭਰੀ ਭੀ ਵੱਡੇ ਬੱਚਿਆ ਨੂੰ ਬਿਠਾ ਲਿਆ ਡੇਡੀ ਉਹਨੂੰ ਹਿੰਦੀ ਚ ਕਹਿੰਦੇ ਕਿਸਕਾ ਬੱਚੂ ਹੈ ਜਿ ਪਤਾ ਨੂੰ ਜਿਦਾ ਡੇਡੀ ਬੋਲਦੇ ਹੁੰਦੇ ਮਜਾਕ ਚ ।

ਉਹ ਅੱਗੋ ਉਸੇ ਤਰੀਕੇ ਨਾਲ ਕਹਿੰਦਾ ਪਾਮੇ ਕਾ ।

ਹੋਰ ਫਿਰ

ਹੋਰ ਫਿਰ ਵਧੀਆਂ ਅੱਜ । ਵਾਲ ਹੁਣ ਤੇ ਮੈ ਕਟਾਣੇ ਨੀ ਜੋ ਅਗਲੇ ਤੋ ਅਗਲੇ ਮਹੀਨੇ ਤੱਕ ਜਿਦਾ ਦੇ ਮੈ ਕਿਹਾ ਉਦਾ ਦੇ ਰੱਖ ਮਾਮਾ ਤੈਨੂੰ ਬੜੇ ਜਚਣੇ ਆ ।

ਆਹੋ ਫਿਰ ਇਥੇ ਛੁਟੀਆਂ ਚ ਡੇਢ ਮਹੀਨੇ ਤੇਰਾ ਇਥੇ ਲੱਘ ਜਾਣਾ ਉਦੋ ਤੱਕ ਕਿਨੇ ਲੰਮੇ ਹੋ ਜਾਣੇ ਏ ਹਮ ਫਿਰ ਕਰਵਾਕੇ ਜ ਫਿਰ ਕਰਵਾ ਵਾਗੇ ਤੇ ਨਾਲੇ ਸਕੂਲ ਜਾਵਾਗੇ ਫਿਰ ਉਹਨਾਂ ਨੇ ਕਹਿਣਾ ਚਲੋ

ਅੱਗੇ ਜਿਹੜਾ ਉਹ ਮੇਤੇ ਬੜਾ ਅੋਖਾ

ਜਿਹੜਾ ਸਰ ਆ ਉਹ ਮੇਤੇ ਬੜਾ ਅੋਖਾ

ਬਾਅਦ ਚ ਕਰਾ ਦਿੰਦਾ ਹੋਰ ਫਿਰ ਨ ਗੱਲ ਕਰਾਈ ਅਜੇ

ਬਸ ਠੀਕ ਤੂੰ ਸਣਾ ਦੋ ਬਾਹਰ ਆਜਾ । ਬਾਹਰ ਆਜਾ ।

ਹੈਲੋ ਹੈਲੋ

ਠੀਕ-ਠਾਕ ਏ ਬਓ ਹੋ। ਹਾਂ ਵਧੀਆ-ਵਧੀਆ ਹੋਰ। ਯਾਰ ਇੱਕ ਤੇ ਸ਼ਬਜੀ-ਸੂਬਜੀ ਆਲ਼ੇ ਬੜੇ ਫਿਰਦੇ ਗਲੀ ਚ। ਆਹੋ ਯਾਰ ਮੈਂ ਤੇ ਆਪ ਕਹਿਣ ਦਿਆਂ ਰੌਲ਼ਾ-ਰੱਪਾ ਬੜਾ ਪਾਉਂਦੇ ਤੈਨੂੰ ਪਤਾ ਦੁਪਹਿਰੇ ਸੌਣਾ ਹੁੰਦਾ ਘੜੀ।

ਪਤਾ ਤੇ ਹੈਗਾ ਪੀ ਸਾਡੇ ਪਿੰਡ ਤੇ ਆਪਣੇ ਸ਼ਬਜੀ ਆਲ਼ੇ ਬੜੇ ਏ। ਕੇ ਆਲੂ ਲੈਅ ਗੋਭੀ ਲੈਅ ਇਹ ਲੈ ਓ ਲੈਅ ਦੱਫਾ ਹੋਵੋ ਤੂੰ ਹੀ।

ਓ ਸੋਨੂੰ ਭਾਆ ਇੱਦਾ ਵਾਂ ਨਾ ਗੱਲ। ਮੇਰੇ ਹਿਸਾਬ ਨਾਲ਼ ਮੁੱਖਾ ਜਿਹੜੀ ਪੇਟੀ ਜਿਹੀ ਲਿਆਉਂਦਾ ਇੱਦੇ ਵਾਪਸ ਲੈ ਜਾਂਦਾ ਵਾਂ।

ਉਹ ਸਿਆਣੇ ਨੀ ਕਰਦੇ ਹੁੰਦੇ ਸੋਨੂੰ ਭਾਅ ਗੱਲ। ਜੋਗੀ ਜੋਗੜਾ ਤੇ ਬਾਹਰ ਦਾ ਜੋਗੀ ਸਿੱਧ। ਆਹੋ-ਆਹੋ ਗੱਲ ਕਰਨ ਲੱਗਾ ਮੈਂ ਤਾਂ ਹੀ। ਕੀ ਪਿੰਡ ਵਾਲ਼ਾ ਭਾਵੇਂ ਜਿੰਨੀ ਮਰਜ਼ੀ ਸਾਫ ਸਬਜ਼ੀ ਲਿਆ ਕੇ ਦੇਵੇਂ ਇਹਨੇ ਨੂੰ। ਬਾਹਰਲਾ ਭਾਵੇਂ ਦੱਸ ਰੁਪਏ ਪੰਜ ਸਸਤੀ ਦੇ ਕੇ ਵੀ ਚੱਲ ਗਿਆ ਨਾ ਇਹਨਾਂ ਨੇ ਕਹਿਣਾ ਸ਼ਬਜੀ ਹੀ ਬੜੀ ਸਵਾਦ ਹੀ ਉਹਦੀ ਤੇ। ਉਹਨਾਂ ਨੇ ਕਹਿਣਾ ਇੱਦੇ ਨਾਲ਼ ਤਾਂ ਬੰਦਾ ਕੋਈ ਨਹੀਂ ਏ ਬੰਦਾ ਹੀ ਕੋਈ ਨੀ ਉਹਦੇ ਨਾ। ਕਹਿੰਦਾ ਫੰਡਿਆ ਹੀ ਕਹਿੰਦਾ ਪੰਮੇ ਤੋਂ ਆਹੀ ਬਤਾਊ ਲਏ ਥੇ ਇੱਦਾ ਲੱਗੇ ਜਿੱਦਾ ਰੂੜੀ ਸੀ।

ਇਹ ਲੈਅ ਆਉਂਦੇ ਨੇ ਸਾਮਾਨ ਕਈ ਏ ਵਿੱਚੋਂ ਮੰਨ ਲੈ ਪੀ ਜਿੱਦਾ ਲਾਸਟ ਤੇ ਨੀ ਜਿੱਦਾ ਸ਼ਬਜੀ ਵਿਕ ਬੁੱਕ ਜਾਂਦੀ।

ਤੇ ਲਾਸਟ ਚ ਜਦੋਂ ਢੇਰੀਆਂ ਬੱਚਦੀਆਂ ਵਾਂ ਨਾ।

ਪੰਜ ਰੁਪਏ ਕਿਲੋ ਦੱਸ ਰੁਪਏ ਕਿਲੋ ਪੰਜਾਹ ਦੀ ਢੇਰੀ ਆ ਸੌ ਦੀ ਢੇਰੀ ਚੁੱਕੋ ਆਵਾਜ਼ ਨੀ ਦਿੰਦੇ ਹੁੰਦੇ। ਉਹ ਤਾਂਹੀ ਲੇਟ ਜਾਂਦਾ ਵਾਂ ਪੀ ਮੈਂ ਜਿਹੜੀ ਸਸਤੀ ਸ਼ਬਜੀ ਉਹ ਲਿਆਊਗਾ ਤੇ ਭਾਜੀ ਤੈਨੂੰ ਤਕੜੇ ਜਾਂਦਾ ਏ ਉਹਨੂੰ ਸ਼ਬਜੀ ਲਿਆਉਣੀ ਹੁੰਦੀ ਏ, ਏ ਬਾੱਨ ਰੁਪਇਆ ਪੰਜ-ਦੱਸ ਵੱਧ ਲੈਣੇ ਕਿਸੇ ਕੋਲ਼ ਇਹਨੇ। ਉਹਦੀ ਵਿਕੇ ਭਾਵੇਂ ਨਾ ਵਿਕੇ ਉਹਨੇ ਚੰਗਾ-ਚੰਗਾ ਹੀ ਰੱਖਣਾ ਜੁਗਾੜ। ਆਹੋ ਉਹਦੀ ਸ਼ਬਜੀ ਚ ਤੇ ਇਹਨਾਂ ਦੀ ਸ਼ਬਜੀ ਲਾਂਗੇ ਰੱਖ ਕੇ ਵੇਖ ਲਈ ਕਿ ਕਿੰਨਾ ਫ਼ਰਕ ਵਾਂ।

ਕਹਿੰਦਾ ਲੋਂਕੀ ਤਾਜ਼ੀ ਸ਼ਬਜੀ ਮੰਗਦੇ ਮੈਂ ਕਿਹਾ ਤੂੰ ਰੇੜੀ ਤੇ ਮਿੱਟੀ ਪਾ ਲੈ। ਨਹੀਂ ਇਹਦਾ ਬੀਜੀ ਆਖਣ ਦਿਆਂ ਪੀ ਇੱਦਾ ਪਿਆ।

ਏਦਾ ਬੀਜ ਕੇ ਤੇ ਤੋੜ ਕੇ ਕਦੋਂ ਦਿਓਗਾ। ਆਪੇ ਉਹ ਆਪੇ ਹੀ ਜਦੋਂ ਹੋ ਜੂ ਉਹਨਾਂ ਚਿਰ ਤਾਜ਼ੀ ਰਹਿਣੀ ਏ। ਤਾਜ਼ੀ ਤੇ ਰਹਿਣੀ ਏ ਤੇ ਜਿਹੜਾ ਖਰਚਾ ਚਲਾਉਣਾ ਘਰ ਦਾ ਫੇਰ ਇਂਨਾਂ ਚਿਰ ੜੇੜੀ ਦੇ ਆਲ਼ੇ-ਦੁਆਲ਼ੇ ਵੇਖੂਗਾ। ਨਹੀਂ-ਨਹੀਂ ਕੋਈ ਗੱਲ ਨੀ ਇਹ ਦੂਜੇ ਦਿਨ ਹੀ ਸ਼ਬਜੀ ਪਿਆ।

ਆਪੇ ਰੇੜੀ ਉੱਥੇ ਪਹਿਲ਼ੇ ਕਿਹੜੀ ਉਹਦੇ ਕੋਲ਼ ਰੇੜੀ ਹੈਗੀ। ਨਈ-ਨਈ ਹੁਣ ਨਾਲ਼ੇ ਸਿਸਟਮ ਹੋਰ ਚੱਲ ਪਿਆ ਨਾ ਹੁਣ ਬਊ ਹੁਣ ਜਿੰਨਾਂ ਬੀਜ ਆਉਣ ਦਿਆਂ ਨਾ ਸ਼ਬਜੀਆਂ ਦਾ ਤੂੰ-ਤੂੰ ਜਿੱਦਾ ਮੰਨ ਲੈ ਅੱਜ ਬੀਜੀ ਏ ਨਾ ਸ਼ਬਜੀ। ਇਹ ਤੀਜੇ ਦਿਨ ਭਾਵੇ ਤੋੜ ਲੈ ਇੱਦਾ ਦਾ ਹਿਸਾਬ-ਕਿਤਾਬ ਚੱਲਣ ਦਿਆਂ ਪੀ ਹੁਣ ਤੇ ਤੈਨੂੰ ਪਤਾ ਦੁਨੀਆਂ ਤੇ ਵੀ ਬੜੀ ਅਗਾਂਹ ਚੱਲ ਗਈ ਏ। ਉਹ ਤੇ ਭਾਜੀ ਫੇਰ ਇੱਦਾ ਹੀ ਟੁੱਟ ਸਕਦੀ ਏ ਕਿ ਦੂਜੇ ਦਿਨ ਤੋੜ ਲੈ ਟੀਕੇ ਲਾਓਗਾ ਫੇਰ। ਉਹ ਫੇਰ ਟੀਕੇ ਜਿਹੜੇ ਕੱਦੂਆਂ ਨੂੰ ਲੱਗਦੇ ਏ ਉਹ ਜਿਹੜੇ ਕੀ ਕਹਿੰਦੇ ਏ ਯਾਰ ਆ ਜਿਹੜੇ ਡੰਗਰਾਂ ਨੂੰ ਨੀ ਲੱਗਦਾ। ਨੁਕਸਾਨ ਏ ਬੱਚਿਆਂ ਦਾ ਆਪਣਿਆਂ ਦਾ ਇਹ ਧਿਆਨ ਰੱਖਿਆ ਕਰੋ ਜਿਹੜੀ ਤੀਜੇ ਦਿਨ ਸ਼ਬਜੀ ਲੱਗ ਜਾਂਦੀ ਏ ਨੀ ਖਾਣੀ ਚਾਹੀਦੀ। ਕੱਦੂਆਂ ਨੂੰ ਟੀਕੇ ਜਿਹੜੇ ਲਾਉਂਦੇ ਏ ਵੇਖੀ ਕਦੇ ਤੂੰ ਹੀ ਕੱਦੂਆਂ ਨੂੰ ਟੀਕੇ ਲਾਉਂਦੇ ਏ। ਫੇਰ ਮੈਂ ਕਿਹਾ ਇੱਕ ਦਿਨ ਤੋਤਾ ਵੀ ਦਿਆਂ ਹੀ ਲਾਉਣ ਲੰਮਾ। ਆਹ ਉਹਨੇ ਕਿੱਥੇ ਲਾਇਆ ਵਾਂ। ਉਹ ਨੀ ਅੱਲਾ ਨੂੰ ਲਾਉਣ ਦਿਆਂ ਹੀ ਕਹਿੰਦਾ ਮੈਂ ਆਪਣੀ ਡਿੰਗੀ ਅੱਲ ਕਰਨੀ ਏ ਟੀਕੇ ਲਾ-ਲਾ ਕੇ। ਓ ਹਾਏ ਯਾਰ ਸੋਨੂੰ ਭਾਅ ਤੂੰ ਮਜ਼ਾਕ ਚ ਗੱਲ ਲੈਣਾ ਵਾਂ।

ਨਹੀਂ ਯਾਰ ਉਹਨੇ ਕਿਹੜੀ ਵੇਚਣੀ ਏ ਸ਼ਬਜੀ ਉਹਨੇ ਆਪਣੇ ਘਰ ਹੀ ਖਾਣੀ ਏ ਉਹ ਕਿਉਂ ਟੀਕੇ ਲਾਊਗਾ।

ਉਹਦਾ ਇਰਦਾ ਹੋਣਾ ਕੀ ਵੱਡੀ ਹੋਜੂ ਮਾੜੀ ਜਿਹੀ। ਇਰਦਾ ਹੀ ਪੀ ਅੱਧੀ ਮੈਂ ਡੰਗਰਾਂ ਨੂੰ ਪਾਊਗਾ ਤੇ ਅੱਧੀ ਆਪ ਖਾਓਗਾ।

ਡੰਗਰਾਂ ਚ ਅੱਗੇ ਕਹਿੜਾ ਖੂਨ ਘੱਟ ਹੁੰਦਾ ਜਿਹੜਾ ਖ਼ੂਨ ਘੱਟ ਹੁੰਦਾ ਜਿਹੜਾ ਖ਼ੂਨ ਵਧਾਉਣਾ ਉਹਨੇ ਆ ਲੈ ਖਾਣ-ਪੀਣ ਨੂੰ। ਗੋਲਡੀ ਭਾਅ ਇੱਦਾ ਨੀ ਕਰਨਾ ਚਾਹੀਦਾ ਇੱਦਾ ਨੁਕਸਾਨ ਹੋ ਸਕਦਾ ਬੰਦੇ ਦਾ ਵੀਰ।

ਉਹਨੇ ਉਹਨੇ ਭਾਜੀ ਕਿਹੜੀਵੇਚਣੀ ਉਹਨੇ ਤੇ ਆਪਣੇ ਘਰ ਹੀ ਖੜ੍ਹਣੀ ਸ਼ਬਜੀ ਤੇ ਉਹ ਫੇਰ ਆਪਣਾ ਹੀ ਨੁਕਸਾਨ ਕਰਨ ਦਿਆਂ ਆਪਣੇ ਹੱਥੀਂ । ਸਾਂਝਾ ਪੁਗਾਉਣੀਆਂ ਨੀ ਸਾਂਝਾ।

ਦੇਗ ਚ ਬਣਾਈ ਸੀ ਇਹ ਲੋਅ ਫੇਰ ਉਹਨੇ ਦੇਗ ਚ ਸਮਝਦਾ ਨਾ ਦੇਗ ਉਹ ਜਿਹੜੀ ਮਹੌਲੇ ਆਲ਼ੀ ਤਾਂਬੇ ਵਾਲ਼ੀ।

ਰਾਜੂ ਦਾ ਭਾਜੀ ਆਇਆ ਸੀ ਬਣਾਉਣ।

ਰਾਜੂ ਹਲਵਾਈ ਆਇਆ ਹੀ ਮੈਂ ਕਿਹਾ ਬਣਾਉਣ।

ਉਹਦਾ ਜਵਾਈ ਆਇਆ ਉਹਨੇ ਦੁਆ ਕੀਤੀ ਲੰਮੀ ਹੋਈ ਜਾਂਦੀ ਹੀ ਅੱਲ।

ਆਖਦਾ ਹੀ ਕਿ ਘਰੇ ਪੋ੍ਗਰਾਮ ਏ ਮਾੜਾ ਜਿਹਾ ਤੇ ਅਹੀਂ ਕਿਉਂ ਲਿਆਉਣੀ ਬਾਹਰੋਂ ਸ਼ਬਜੀ।

ਆਪਣਾ ਤੇ ਇਹਨੇ ਫਾਇਦਾ ਸੋਚਿਆਂ ਪਰ ਹੈਗਾ ਨੁਕਸਾਨ ਹੀ ਏ।

ਆਹੋ ਸੋਨੂੰ ਉਹ ਸੋਨੂੰ ਭਾਅ ਜ਼ਹਿਰ ਹੀ ਏ ਹਿਸਾਬ ਨਾਲ਼ ਟੀਕੇ ਲਾ ਕੇ ਜਿਹੜੀ ਸ਼ਬਜੀ ਖਾਣੀ। ਅੱਗੇ ਘੱਟ ਵਾਂ ਜ਼ਹਿਰ ਜਰਨੇਟਰ ਦੇ ਵਿੱਚ ਤੇਰੇ ਸਾਹਮਣੇ ਕਿੱਦਾ ਉੱਦੋ ਦਾ ਪੈਂਦਾ ਵਾਂ। ਆਹੋ ਕਿਉਂ ਨਰਿੰਦਰ ਭਾਜੀ ਤੁਹਾਂਡੀ ਕੀ ਸਲਾਹ ਵਾਂ। ਮੇਰੇ ਹਿਸਾਬ ਨਾਲ਼ ਤਾਂ ਯਾਰ ਜ਼ਹਿਰ ਹੀ ਏ ਨਹੀਂ ਕਰਨਾ ਚਾਹੀਦੀ ਇੱਦਾ। ਆਹੋ ਔਖਾ ਹੋ ਜਾਂਦਾ ਕੇ ਨਹੀਂ।

ਵਧੀਆ-ਵਧੀਆ ਨਿਆਣਿਆਂ ਬੜਾ ਰੌਲ਼ਾ ਪਾਇਆ ਵਾਂ। ਇੱਕਠੇ ਇੱਥੇ ਨਿਆਣੇ ਖੇਡਦੇ-ਖੂਡਦੇ ਰਹਿੰਦੇ ਨਾ।

ਆਹੋ ਉਹਦੇ ਕਰਕੇ ਯਾਰ।

ਆਹੋ ਤੈਨੂੰ ਪਤਾ ਚੋਧਰੀਆਂ ਦੇ ਨਿਆਣੇ ਇਹ ਗੱਲ ਨੂੰ ਬੜੇ ਤੇਜ਼ ਹੁੰਦੇ ਗਲ਼ੀਆਂ ਚ ਖੇਡਣ ਨੂੰ।

ਲਾਂਗੇ ਹੈਨੀ ਕੋਈ ਤੁਹਾਡੇ ਉਹਨਾਂ ਨੂੰ ਕਹੋ ਭਜਾਓ ਕੁੱਤੇ ਮੈਅ। ਚੱਲ ਕੋਈ ਗੱਲ ਨੀ ਤੂੰ ਭੌਕ ਲੈਣ ਦੇ ਜਿੰਨੇ ਭੌਕਣੇ ਏ।

ਆਹੀਂ ਵੀ ਪਿੰਡ ਬਈਆਂ ਦਾ ਆਪੇ ਫੇਰ ਭੌਕਣੇ ਹਟ ਜਾਣਗੇ ਖਾ ਲਿਆ ਕਰਨਗੇ ਉਹਨੂੰ। ਉਹਨਾਂ ਖਾ ਲੈਣੇ ਭਰਾ ਇਹ ਗੱਲ ਸੱਚ ਹੀ ਏ। ਉਹ ਇਸ ਵਾਰ ਜੇ ਝੋਨਾ ਲਾਉਣ ਆਏ ਨਾ ਬਈਏ ਤੇ ਭਜਾਉਣੇ ਏ। ਨਈ ਨਾ ਹੋਣ ਬੰਬਈਆਂ ਦੇ ਅੰਦਰ ਵਾੜ-ਵਾੜ ਕੇ ਅੱਗ ਲਾਈ ਜਾਵਾਂਗੇ।